ਇਹ ਚਿੱਤਰ ਇੱਕ ਜਵੈਲਰੀ ਸ਼ੋਪ ਦਾ ਹੈ ਇਹਨੂੰ ਪੰਜਾਬੀ ਵਿੱਚ ਜੇਵਰਾਤ ਜੇਵਰਾਤ ਦੀ ਦੁਕਾਨ ਕਹਿੰਦੇ ਨੇ ਯਾਨੀ ਜਿਹੜੇ ਇੱਥੇ ਕੰਮ ਕਰਨ ਵਾਲੇ ਹੁੰਦੇ ਨੇ --

ਇੱਥੇ ਸੋਨੇ ਚਾਂਦੀ ਤੇ ਨਾਲੇ ਮੋਤੀ ਯਾਨੀ ਹੀਰੇ ਸਭ ਤਰ੍ਹਾਂ ਦੇ ਜੇਵਰਾਤ --

ਸਾਡੇ ਸਾਹਮਣੇ ਸਾਨੂੰ ਇੱਕ ਟੇਬਲ ਤੇ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਦਿਖਾਈ ਦੇ ਰਹੇ ਆ ਜਿਹੜੇ ਗਮਲਿਆਂ ਵਿੱਚ ਲੱਗੇ ਹੋਏ ਨੇ ਤੇ ਉਹਦੇ ਸਾਹਮਣੇ ਇੱਕ ਬੰਦਾ ਵੀ ਨਜ਼ਰ ਆ ਰਿਹਾ ਹੈ।

ਟੇਬਲ ਤੇ ਸਫੈਦ ਕਲਰ ਦਾ ਕੱਪੜਾ ਵਿਛਾਇਆ ਹੈ ਤੇ ਉਹਦੇ ਉੱਪਰ ਰੰਗ ਬਿਰੰਗੇ ਫੁੱਲਾਂ ਦੇ ਗਮਲੇ ਨੇ ਰੱਖੇ ਹੋਏ ਹੈ।

ਤੁਸੀਂ ਜੋ ਚਿੱਤਰ ਦੇਖ ਰਹੇ ਆ ਇਹ ਇੱਕ ਇੱਕ ਰੈਸਟੋਰੈਂਟ ਯਾਂ ਕਿਸੇ ਹੋਸਪਿਟਲ ਦਾ ਵੱਡੀ ਬਿਲਡਿੰਗ ਦਾ ਚਿੱਤਰ ਹੈ ਜਿਹਦੇ ਵਿੱਚ--

ਮਦਰ ਚਾਇਲਡ ਦਾ ਲੱਗਿਆ ਹੋਇਆ ਇੱਥੇ ਜ਼ਰੂਰ ਕੋਈ ਨਾ ਕੋਈ ਇਨੋਗਰੇਸ਼ਨ ਜਾਂ ਕੋਈ ਪੂਜਾ ਦਾ ਹੈ ਤੋਂ ਕਾਰੀਕਰਮ ਹੋਣਾ ਲਿਖਿਆ ਹੈਗਾ ਕਦੀ --

ਬਹੁਤ ਹੀ ਚੰਗੀ ਸਜਾਵਟ ਕੀਤੀ ਗਈ ਆ ਇਹ ਦੇ ਸਾਹਮਣੇ ਸਾਨੂੰ ਬਿਲਡਿੰਗ ਦੇ ਸਾਹਮਣੇ ਇੱਕ ਵੱਡੀ ਕਾਰ ਵੀ ਨਜ਼ਰ ਆ ਰਹੀ ਆ ਤੇ ਕੁਝ ਲੋਕੀ ਵੀ --

ਸਾਨੂੰ ਆਲੇ ਦੁਆਲੇ ਬਿਲਡਿੰਗ ਵੀ ਨਜ਼ਰ ਆ ਰਹੀ ਹੈ ਦੋ ਬਿਲਡਿੰਗ ਅਲੱਗ ਅਲੱਗ ਰੱਖੀ ਹੋਈ ਆ ਤੇ ਨਾਲੇ ਸਾਹਮਣੇ ਬਿਲਡਿੰਗ ਦੇ ਇੱਕ ਵੱਡਾ ਜਿਹਾ ਮੈਦਾਨ ਨਜ਼ਰ ਆ ਰਿਹਾ ਆ ਜਿਹਦੇ ਵਿੱਚ ਘਾਸ ਹੀ ਘਾਸ ਤੇ ਪੇੜ ਲੱਗੇ --

ਉਹ ਚਲਦੇ ਹੋਏ ਸਾਨੂੰ ਨਜ਼ਰ ਆ ਰਹੇ ਨ ਇਹ ਜ਼ਰੂਰ ਕਿਸੇ ਸਟੇਸ਼ਨ ਦੇ ਸਾਹਮਣੇ ਦੇ ਤਸਵੀਰ ਹੈਗੀ ਆ ਕਿਉਂਕਿ ਸਾਨੂੰ ਜਿਹੜੇ ਲੋਕੀ ਤਸਵੀਰ ਵਿੱਚ ਨਜ਼ਰ ਆਉਂਦੇ --

ਚਾਰੋਂ ਬੱਚੇ ਬਹੁਤ ਹੀ ਪਿਆਰੇ ਲੱਗਦੇ ਪਏ ਚਾਰੋਂ ਨੇ ਇੱਕ ਝੰਡੇ ਫੜੇ ਹੋਏ ਨੇ।

ਇਹ ਜਿਹੜੀ ਤਸਵੀਰ ਵੇਖਦੇ ਪਏ ਆ ਸਾਡੇ ਸਾਹਮਣੇ ਕਿਸੇ ਦਫਤਰ ਦੇ ਆ ਸਾਹਮਣੇ ਦੀ ਤਸਵੀਰ ਦਿੱਤੀ ਗਈ ਆ ਜਿਹਦੇ ਸਾਹਮਣੇ ਕਾਫੀ ਖੁਲ੍ਹਾ ਮੈਦਾਨ ਹੈ ਤੇ ਨਾਲੇ ਦਫਤਰ ਦੇ ਅੱਗੇ --

ਇੱਥੇ ਕਿਸੇ ਵਿਆਹ ਦੇ ਫੰਕਸ਼ਨ ਦੀ ਰੀਤੀ ਰਿਵਾਜ ਨੂੰ ਨਿਭਾਇਆ ਜਾ ਰਿਹਾ ਹੈ ਅਸੀਂ ਵੇਖ ਸਕਦੇ ਆ ਇੱਥੇ ਔਰਤਾਂ ਸਾੜੀ ਪੈਣ ਕੇ ਯਾਨੀ ਬਹੋਤ ਸੁੰਦਰ ਸੁੰਦਰ ਨਵੇਂ ਕੱਪੜੇ ਪਾ ਕੇ ਬੈਠੀ ਹੋਈਆਂ ਨੇ ਤੇ ਨਾਲੇ --

ਅਸੀਂ ਅੱਖਾਂ ਦੇ ਸਾਹਮਣੇ ਇੱਕ ਸੜਕ ਵੇਖਦੇ ਪਏ ਆ ਜੋ ਇੱਕ ਬਿਲਡਿੰਗ ਦੇ ਅੱਗੇ ਬਣੀ ਹੋਈ ਹੈ ਬਿਲਡਿੰਗ ਜਿਹੜਾ ਡਿਜ਼ਾਇਨ ਕਾਫੀ ਯੂਨੀਕ ਸਾ ਹੈਗਾ ਕਾਫੀ ਅਲੱਗ ਤਰ੍ਹਾਂ ਨੂੰ --

ਕਾਫੀ ਉੱਚੀ ਬਿਲਡਿੰਗ ਬਣਾਈ ਜਾ ਰਹੀ ਆ ਤਿਆਰ ਕੀਤੀ ਜਾ ਰਹੀ ਆ ਇਸ ਕਿਸੇ ਕੰਮ ਹੇਤੁ ਜਾਂ ਕਿਸੇ ਆਫਿਸ ਜਾਂ ਕਿਸੇ ਸ਼ੋਪਿੰਗ ਮਾਲ ਹੈ --

ਉਹਦੇ ਅੱਗੇ ਇੱਕ ਬੋਰਡ ਲੱਗਾ ਹੈ ਬੋਰਡ ਨੂੰ ਪੜ੍ਹ ਕੇ ਹੀ ਤੁਹਾਨੂੰ ਪਤਾ ਲੱਗਦਾ ਪਿਆ ਹੈ ਇਹ ਆਈਸਕ੍ਰੀਮ ਪਾਰਲਰ ਯਾਨੀ ਆਈਸਕ੍ਰੀਮ ਖਾਣ ਦੀ ਜਗ੍ਹਾ ਹੈਗੀ ਹੈ।

ਇਹਨਾਂ ਦੀ ਬਗੀਚੇ ਦੀ ਜਿਹੜੀ ਦੇਖਭਾਲ ਕਰਦਾ ਉਹ ਨੂੰ ਗਾਰਡਨਰ ਕਹਿੰਦੇ ਨੇ ਯਾਨੀ ਮਾਲੀ ਉਹ ਮਾਲੀ ਇਹਨਾਂ ਪੇੜਾਂ ਦੀ ਇੰਨੀ ਚੰਗੀ ਚੰਗੀ ਆਕਾਰ ਦੇ ਕੇ ਉਹਨਾਂ ਨੂੰ ਦੇਖਣ ਲਯਾਕ --

ਉੱਚੀ ਉੱਚੀ ਇਮਾਰਤਾਂ ਨਜ਼ਰ ਆ ਰਹੀਆਂ ਨੇ ਜੋ ਕਿ ਲਾਲ ਕਲਰ ਦੇ ਇੱਟਿਆਂ ਦੇ ਨਾਲ ਬੰਨੀ ਹੋਈ ਹੈ।

ਅ ਦਾ ਅਟੈਂਡ ਕੀਤਾ ਜਾ ਰਿਹਾ ਹੈ ਇਸ ਲਈ ਲੋਕ ਕਾਫੀ ਸੁੰਦਰ ਸੁੰਦਰ ਪੋਸ਼ਾਕਾ ਤੇ ਸਾਨੂੰ ਨਜ਼ਰ ਆ ਰਹੇ ਹਨ।

ਇਸ ਜਗ੍ਹਾ ਤੋਂ ਕਦੀ ਜਾਣਾ ਪਸੰਦ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਇਸ ਇਸ ਜਗ੍ਹਾ ਤੇ ਬਹੁਤ ਐਂਜੋਏ ਕਰਦੇ ਨੇ ਅਗਰ ਉਹਨਾਂ ਨੂੰ ਇੱਥੇ ਸਾਰਾ ਦਿਨ ਜਾਂ ਸਾਰੀ ਰਾਤ ਰਹਿਣ ਨੂੰ ਖੇਡਾਂ ਨੂੰ ਕਿਹਾ ਜਾਏ --

ਕਿਉਂਕਿ ਏ ਇਹਨਾਂ ਇਸ ਦਿਨ ਸ਼ਨੀਵਾਰ ਨੂੰ ਲੋਕੀ ਇੱਥੇ ਸਰੋਂ ਦਾ ਤੇਲ ਤੇ ਨਾਲੇ ਕਾਲੇ ਤਿਲ ਨੂੰ ਚੜਾਉਂਦੇ ਨੇ ਜਿਹੜਾ ਕਿ ਸ਼ਨੀ ਦੇਵ ਦੀ --

ਉਹਦੇ ਨਾਲ ਦੋ ਤਿੰਨ ਪੇੜ ਹੋਰ ਲੱਗੇ ਨੇ ਤੇ ਇਹ ਬਿਲਡਿੰਗ ਥੋੜੀ ਅੰਡਰ ਕੰਸਟਰਕਸ਼ਨ ਯਾਨੀ ਚੰਗੀ ਤਰ੍ਹਾਂ ਬਣੀ ਨਹੀਂ ਹੋਈ ਹੈ ਇਹਦੇ ਸਾਹਮਣੇ ਇੱਟੇ ਵੀ ਲੱਗੇ ਹੋਏ ਨਜ਼ਰ ਆ --

ਜਿਮ ਵਿੱਚ ਲੋਕੀ ਆਉਂਦੇ ਨੇ ਐਕਸਰਸਾਈਜ਼ ਕਰਨ ਯਾਨੀ ਕਸਰਤ ਕਰਨ ਵਾਸਤੇ ਤਾਂ ਕਿ ਉਹ ਆਪਣੇ ਸਰੀਰ ਨੂੰ ਚੁਸਤ ਦਰੁਸਤ ਤੇ ਸਡੋਲ ਰੱਖ ਸਕਣ ਤੇ --